ਮੈਂਨੂੰ ਨਹੀਂ ਲੱਗਦਾ, ਦੇਖਣ ਵਾਲੇ ਨੂੰ ਬੜਾ ਲੱਗਦਾ ਕਿ ਬੜੀ ਦੂਰ ਆ ਪਿੰਡ ਇੱਥੋਂ

ਪਰ ਆਪਾਂ ਜਦੋਂ ਰੋਜ਼ ਆਉਣਾ ਜਾਣਾ ਹੋਏ ਫੇਰ ਨਹੀਂ ਹੁੰਦਾ

ਹੋਰ

ਠੀਕ ਹੈ ਚੜ੍ਹਦੀ ਕਲਾ ਚੱਲਦੀ ਕੋਈ ਤਿਆਰੀ ਤਿਊਰੀ ਨਾਲ ਕਿ ਬਸ ਏਦਾਂ ਹੀ ਘਰੇ ਹੀ ਮੈਂ ਸਿਰਫ english sentence ਵਗੈਰਾ ਦੇਖਦੀ ਹੁੰਦੀ ਹਾਂ ਉਹ ਤਾਂ ਹੀ ਮਤਲਬ story book ਪੜ੍ਹਨ ਦਾ ਮੈਨੂੰ ਸੌਂਕ ਜਿਹਾ ਵਾ ਨਾ

ਅਤੇ ਕੋਈ ਨਾ ਕੋਈ book ਮੈਂ ਫੜ੍ਹ ਲੈਂਦੀ ਹੁੰਦੀ ਆ, english ਸਟੋਰੀਆਂ ਜ਼ਿਆਦਾ ਪੜ੍ਹਦੀ ਹਾਂ ਮੈਂ, ਚੱਲ ਵਧੀਆ ਫੇਰ ਤੇ

ਜਿਹੜੀਆਂ ਪੁਰਾਣੀਆਂ ਗਾਈਡਾਂ ਪਈਆਂ ਉਹਨਾ ਤੋਂ ਦੇਖ ਕੇ ਬਸ english story ਕੋਈ ਵੀ ਪੜ੍ਹ ਲਈ english story ਕੋਈ ਵੀ ਪੜ੍ਹ ਲਈ, ਨਾਲ ਨਾਲ ਪੰਜਾਬੀ ਵੀ ਪੜ੍ਹ ਲੈਂਦੀ meaning ਵੀ ਨਾਲ ਨਾਲ ਸਮਝੀ ਜਾਂਦੀ, ਨਾਲ ਨਾਲ english ਪੜ੍ਹੀ ਜਾਂਦੀ। ਵਧੀਆ ਗੱਲ ਹੈ ਫੇਰ ਤੇ

ਛੋਟੀ ਹੁੰਦੀ ਮੈਂ ਟਿਉਸ਼ਨ ਵੀ ਪੜ੍ਹਾਉਂਦੀ ਰਹੀ ਬੱਚਿਆਂ ਨੂੰ, ਛੋਟੀ

ਨਿੱਕੀ ਹੁੰਦੀ ਗਿਆਰਾਂ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਹਾਂ, ਨਾਲ ਨਾਲ ਆਪ ਵੀ ਪੜ੍ਹਦੀ ਰਹੀ, ਉਹਨਾ ਨੂੰ ਵੀ ਕਰਾਉਂਦੀ ਰਹੀ, ਹੋਰ, ਹੁਣ ਬੱਚੇ ਆਉਂਦੇ ਨਹੀਂ ਇੱਧਰ ਸਾਡੇ ਸੜਕ ਤੇ ਹੈ ਮੇਰਾ ਘਰ ਅਤੇ ਸੜਕ ਕਰਕੇ ਕੋਈ ਭੇਜਦਾ ਨਹੀਂ ਇੱਧਰ

ਪੜਾਏ ਬੱਚੇ, ਬੱਚੇ ਆ ਬਈ ਸਿਰ ਬੜਾ ਖਾਂਦੇ ਆ, ਰੌਲਾ ਬੜਾ ਪਾਉਂਦੇ ਆ, ਰੌਲਾ ਤੇ ਪਾਉਂਦੇ ਆ ਫੇਰ

ਹੁਣ ਇੱਥੇ

ਦੁਕਾਨ ਤੇ ਬੈਠੇ ਹੋਣ, ਪੰਜਾਬ ਪੁਲਿਸ ਦੇ test ਦੀ ਤਿਆਰੀ ਚੱਲਣ ਡੇਈ ਨਾਲ ਨਾਲ ਦੇਖੋ ਜੋ ਰੱਬ ਦੀ ਮਰਜ਼ੀ ਹੋਈ। ਅੱਛਾ ਅੱਛਾ ਠੀਕ ਹੈ ਵਧੀਆ ਫੇਰ ਤੇ ਤੁਹਾਨੂੰ ਪਤਾ ਉਹੀ ਸੁਪਨਾ ਮੈਂ ਉਹੀ ਕਰਨੀ ਨੌਕਰੀ ਕੀਤੀ ਤੇ ਨਹੀਂ ਤੇ ਕੁ੍ੱਛ ਨਹੀਂ ਬੱਸ ਉਦਾਂ ਹੀ ਪ੍ਰਾਈਵੇਟ

ਮੁਸ਼ਕਿਲ ਹੋ ਜਾਂਦੀ ਹੈ, ਕਿਸੇ ਦੇ under ਕੰਮ ਕਰਨਾ, ਗੱਲ ਸੁਣਨੀ ਪੈਂਦੀ ਹੈ ਨਾ ਕਈ ਕੁੱਛ ਸੁਣਨਾ ਪੈਂਦਾ ਬੰਦੇ ਨੂੰ ਸਾਰਾ ਦਿਨ ਦੇ ਵਿੱਚ ਆਹੋ ਤੇ ਮੈਨੂੰ ਵੀ ਇਹ ਸੌਂਕ ਸੀ ਉਹ ਠੀਕ ਹੈ ਹਾਂ ਛੋਟੀ ਹੁੰਦੀ ਮੈਂ ਆਪਣੇ ਪਾਪਾ ਨਾਲ running ਲਾਉਂਦੀ ਰਹੀ। ਅਤੇ ਕਰ ਲਉ, ਹੁਣ ਵੀ test form apply ਹੋ ਗਏ।

ਮੇਰਾ ਬਸ ਹੁਣ ਪੰਗਾ test ਦਾ ਹੀ ਹੈ, test ਲਈ ਉਹ ਤੁਹਾਨੂੰ ਪਤਾ ਸ਼ਿਫਾਰਿਸ਼ਾਂ ਵਾਲੇ ਕੰਮ ਚੱਲਦੇ ਆ ਅੱਜ ਕੱਲ੍ਹ,

ਦੇਖੋ ਅੱਛਾ ਨਹੀਂ ਮੈਂ ਤੈਨੂੰ ਝੂਠ ਨਹੀਂ ਬੋਲਦੀ ਮੇਰਾ aim ਨਹੀਂ ਹੈਗਾ ਇਹ ਵੀ ਅਤੇ ਮੈਂ running ਵੀ ਲਾਉਂਦੀ ਰਹੀ ਹਾਂ।

ਪਰ ਇਹ ਵੀ ਹੈਗਾ ਸੀ, ਪੰਜਾਬ ਪੁਲਿਸ ਵੀ ਹੈਗਾ ਸੀ ਮੈਨੂੰ ਬਸ ਹੋਰ ਕੋਈ ਨਹੀ ਇਹੀ ਹੈ, ਇੱਕ ਫੇਰੀ ਤੋਰੀ ਪਸੰਦ ਹੈ, ਘੁੰਮਣਾ ਫਿਰਨਾ ਬਸ ਜਿੱਥੇ ਮਰਜ਼ੀ ਲੈ ਜਾਏ ਕੋਈ ਅੱਛਾ ਅੱਛਾ ਮੈਨੂੰ ਵੀ same ਮੈਨੂੰ ਵੀ ਇੱਕ ਪੰਜਾਬ ਪੁਲਿਸ ਦਾ ਹੋਰ ਕੋਈ ਨਹੀਂ ਨੌਕਰੀ ਕਰਨ ਦਾ, ਕੋਈ ਸ਼ੌਂਕ ਨਹੀਂ

ਪੰਜਾਬ ਪੁਲਿਸ ਸ ਪੂਰਾ ਨਹੀਂ ਮੈਨੂੰ ਲੱਗਦਾ ਨਹੀਂਉਂ ਲੱਗਦਾ ਤਾਂ ਕਰਕੇ ਫੇਰ ਮੈਂ teacher ਤੇ ਆਈ ਲਾਈਨ ਤੇ ਹੀ ਅੜ

ਛੋਟੀ ਹੈ ਨਾ height height ਵੀ ਛੋਟੀ ਹੈ ਨਾ ਨਹੀਂ ਪੰਂਜ ਤਿੰਨ ਨੂੰ ਲੈਂਦੇ ਹੈ, ਪੰਜ ਫੁੱਟ ਤਿੰਨ ਇੰਚ

ਆਹੋ ਤੂੰ ਤੇ ਲੰਮੀ ਹੈ ਕਾਫੀ

ਲੰਬੀ ਤੇ ਹੈਗੀ ਹਾਂ ਅਤੇ ਹੋਰ ਨਹੀ ਉਹ ਤੇ ਚੱਲੋ ਹੁੰਦਾ, ਪਰ ਮੇਰਾ SI ਵਾਲਾ test ਬੜਾ ਸਹੀ ਗਿਆ ਸੀਗਾ, last time ਨਹੀਂ ਹੋਇਆ ਇਸ ਵਾਰ ਪਿਛਲੇ ਸਾਲ ਹੀ

ਬਾਈ ਚ ਜਿਹੜਾਂ ਤੇਈ ਚ result ਆਇਆ ਉਹਦੀ starting ਚ ਉਹ test ਮੇਰਾ ਬੜਾ ਸਹੀ ਗਿਆ ਸੀ, ਪਰ ਤੁਹਾਨੂੰ ਪਤਾ ਉਹਨਾ ਸਿਫਾਰਿਸ਼ਾਂ ਵਾਲੇ ਜਿੰਨਾ ਕੋਲੋਂ ਪੈਸੇ ਲਏ ਹੁੰਦੇ ਆ, ਉਹੀ ਉਹਨਾ ਰੱਖਣੇ ਹੁੰਦੇ ਹੈ ਉਹ ਚੁੱਕਣੇ ਹੁੰਦੇ ਆ number ਵਿੱਚੋਂ

ਇਹ ਕਿਵੇਂ ਢੋਲ ਜਿਹਾ ਭਰਿਆ

ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰਾ ਜਿਹੜਾ ਸਕੂਲ ਦਾ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਵਿਦਿਆਲਿਆ ਦੇ ਵਿੱਚ ਜਿੰਨੀ ਵੀ ਮੇਰੀ ਪੜ੍ਹਾਈ ਹੋਈ ਹੈ, ਪਹਿਲਾਂ ਮੈਂ ਕਰੀ ਕੀਤੀ ਸੀ ਅੰਗਰੇਜ਼ੀ ਮਾਧਿਅਮ ਦੇ ਵਿੱਚ, ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਅੰਗਰੇਜ਼ੀ ਚ ਕਰਨ ਤੋਂ ਬਾਅਦ ਮੇਰੀ ਦਸਵੀਂ ਚ ਮੈਂ ਜਿਹੜੀ ਦਸਵੀਂ ਸ਼੍ਰੇਣੀ ਹੁੰਦੀ ਹੈ ਉਹ ਮੈਂ ਆ ਕੇ ਆ ਗਿਆ, ਪੰਜਾਬੀ ਸਕੂਲ ਦੇ ਵਿੱਚ, ਠੀਕ ਹੈ ਜੀ, ਪੰਜਾਬੀ ਸਕੂਲ ਦੇ ਵਿੱਚ ਵਿਦਿਆਲਿਆਂ ਦੇ ਵਿੱਚ ਆਉਣ ਤੋਂ ਬਾਅਦ ਮੇਰਾ ਤਕਰੀਬਨ ਜਿਹੜੀ ਰਾਜਨੀਤੀ ਹੁੰਦੀ ਹੈ ਉਹਦੇ ਵਿੱਚ ਮੇਰਾ ਬੜੀ ਰੁੱਚੀ ਸੀ। ਉਦੋਂ ਹੀ ਮੈਂ ਜਿਹੜੇ ਵਿਦਿਆਰਥੀ ਪਰਿਸ਼ਦ ਦੀਆਂ ਚੋਣਾਂ ਹੁੰਦੀਆਂ ਉਹ ਮੈਂ ਲੜਨੀਆਂ ਸ਼ੁਰੂ ਕਰਤੀਆਂ ਸੀ। ਵਿਦਿਆਲਿਆ ਦੀ ਦਸਵੀਂ ਦੇ ਵਿੱਚ ਅਸੀਂ ਆਪਣਾ ਹੀ ਇੱਕ group ਆਪਣਾ ਇਹਨੂੰ group ਕਹਿ ਸਕਦੇ ਹਾਂ, ਸਮੂਹ ਕਹਿ ਸਕਦੇ ਹਾਂ, ਉਹਨੂੰ ਸਮੂਹ ਅਸੀਂ ਵਿੱਦਿਆ, ਵਿਦਿਆਰਥੀ ਸੰਗ ਦਾ ਇੱਕ ਸਮੂਹ ਬਣਾ ਕੇ ਉਹਦਾ ਉਹਨਾ ਨੇ ਮੈਨੂੰ ਆਪੇ ਆਪ ਦੇ ਵਿੱਚ ਇੱਕ ਮੈਨੂੰ ਆਪਦਾ ਪ੍ਰਧਾਨ ਚੁਣ ਲਿਆ। ਮੈਂ ਪਹਿਲਾਂ ਸਕੂ਼ਲ ਅਤੇ ਵਿਦਿਆਲਿਆ ਦੇ ਵਿੱਚ ਕਲਾਸਾਂ ਜਿਹੜੀਆ ਹੁੰਦੀਆਂ ਆਪਾਂ ਕਹਿ ਸਕਦੇ ਹਾਂ, ਉਹਦੀਆ ਮੈਂ ਆ ਕੇ, ਪਹਿਲਾਂ ਮੈਂ ਆਪਦੇ ਇਹਨੂੰ

ਜਿਹੜਾ ਵਿਦਿਆਲਿਆ ਸੀ ਉਹਦੇ ਘੱਟੋ ਘੱਟ ਤਿੰਨ ਕਹਿ ਸਕਦੇ ਹਾਂ ਜੀ ਆਪਾਂ ਤਿੰਨ ਅਲੱਗ ਅਲੱਗ ਬਰਾਚਾਂ ਸੀ। ਸ਼ੇਖਾਵਾਂ ਸੀ, ਉਹ ਭਰਾ ਸੇਖਾਵਾਂ ਦੇ ਵਿੱਚ ਮੈਨੂੰ ਉਹਨਾ ਨੇ ਆਪਦਾ ਪ੍ਰਧਾਨ ਚੁਣ ਲਿਆ। ਠੀਕ ਹੈ ਜੀ, ਜਿੰਨ੍ਹਾ ਦੇ ਵਿੱਚ ਮੈਂ ਆਪਦੀ ਬੜੀ ਬੜੀ ਚੰਗੀ ਤਰ੍ਹਾਂ ਜਿਹੜੇ ਆਹ ਮੇਰੇ ਵਿਦਿਆਰਥੀ ਭਰਾ ਸੀ, ਉਹਨਾ ਦੀਆਂ ਜਿਹੜੀਆਂ ਜ਼ਾਇਜ ਮੰਗਾਂ ਹੁੰਦੀਆਂ ਸੀ, ਜਿਵੇਂੰ ਸਕੂਲ ਦੀ ਸਕੂਲ ਦਾ ਜਿਹੜਾ ਸਾਡੇ ਵਿਦਿਆਲਿਆ ਦਾ principal ਸੀ। ਪ੍ਰਧਾਨ-ਚਾਰੇ ਅਸ਼ੀਂ ਉਹਦੇ ਤੱਕ ਪਹੁੰਚਾਈਆਂ। ਉਸ ਤੋਂ ਬਾਅਦ ਮੈਂ ਆਪਦਾ ਅੱਗੇ ਵੱਧਦਾ ਗਿਆ, ਵੱਧਦਾ ਗਿਆ, ਰਾਜਨੀਤੀ ਦੇ ਵਿੱਚ ਮੈਂ ਆਪਦਾ ਕਦਮ ਰੱਖ ਲਿਆ। ਰਾਜ ਵੀ ਨੀਤੀ ਦੇ ਵਿੱਚ ਸਾਡੇ ਇੱਕ ਬਹੁਤ ਹੀ ਹਰਮਨ ਪਿਆਰੇ leader ਹੁੰਦੇ ਸਨ, ਸਰਦਾਰ ਜਗਮੀਤ ਸਿੰਘ ਬਰਾੜ ਨੇ, ਉਹਨਾ ਨਾਲ ਮੈਂ ਰਾਜਨੀਤੀ ਦੇ ਵਿੱਚ ਉਹਨਾ ਦੀ ਉਂਗਲ ਫੜ ਕੇ ਅੱਗੇ ਵਧਿਆ ਜੀ, ਠੀਕ ਹੈ ਜੀ, ਰਾਜਨੀਤੀ ਦੇ ਵਿੱਚ ਉਹਨਾ ਦੇ ਮੈਂ ਬੜੀਆਂ ਬੜੀਆਂ ਜਿੰਨੀਆਂ ਚੋਣ ਮੁਹਿੰਮਾਂ ਦੇ ਵਿੱਚ ਦੂਰ ਦੂਰ ਤੱਕ ਅਸੀਂ ਜਾ ਕੇ ਉਹਨਾ ਦੇ ਨਾਲ ਜਾਂਦੇ ਹੁੰਦੇ ਸੀ। ਰਾਜਨੀਤੀ ਦੇ ਵਿੱਚ ਪ੍ਰਚਾਰ ਕਰਦੇ ਹੁੰਦੇ ਹੁੰਦੇ ਸੀ।

ਰਾਜਸਥਾਨ ਦੇ ਕਈ ਦੁਰਗਮ ਇਲਾਕਿਆਂ ਦੇ ਵਿੱਚ ਵੀ ਜਾ ਕੇ ਅਸੀਂ ਪ੍ਰਚਾਰ ਕਰਦੇ ਰਹੇ ਹਾਂ। ਉਹਨਾ ਦੇ ਨਾਲ ਮੇਰਾ ਰਾਜਨੀਤਿਕ ਜੀਵਨ ਕਾਫੀ ਅੱਗੇ ਵਧਿਆ। ਉਹਨਾ ਦੀ ਮੈਂ ਪ੍ਰੇਰਨਾ ਲੈ ਕੇ

ਸਿੱਖਿਆ ਸੀ, ਰਾਜਨੀਤਿਕ ਸਿੱਖਿਆ ਨੂੰ ਉਹਨਾ ਨੇ ਮੈਨੂੰ ਉੱਚ ਪੱਧਰ ਤੱਕ ਲੈ ਗਏ। ਉੱਚ ਪੱਧਰ ਤੇ ਲੈ ਕੇ ਮੈਨੂੰ ਉਹਨਾ ਨੇ ਰਾਜਨੀਤੀ ਦੇ ਵਿੱਚ ਚੋਣਾਂ ਲੜਨ ਦੀ ਵੀ ਸਲਾਹ ਦਿੱਤੀ ਕਿ ਮੈਂ ਇੱਕ ਸਾਡੀਆਂ ਪ੍ਰੇਰਨਾ ਨਗਰ ਪਰਿਸ਼ਦ ਦੀਆਂ ਚੋਣਾਂ ਹੁੰਦੀਆਂ, ਉਹ ਲੜੀਆਂ, ਜਿਹਦੇ ਵਿੱਚ ਮੈਨੂੰ ਮੇਰੇ ਮੁਹੱਲੇ ਦੇ, ਮੇਰੇ ਜੋ ਮੇਰੇ ਸਾਥੀ ਸੀ, ਮੇਰੇ ਪਰਿਵਾਰਕ ਜਿੰਨਾ ਨਾਲ ਸੰਬੰਧ ਹੁੰਦੇ ਸੀ। ਉਹਨਾ ਨੇ ਮੇਰੀ ਚੰਗੀ ਮੇਰੀ support ਕੀਤੀ। ਜਿਹਦੇ ਵਿੱਚ ਮੈਂ ਪਹਿਲੀ ਵਾਰੀ ਤਾਂ ਨਾਕਾਮਯਾਬ ਰਿਹਾ। ਤਕਰੀਬਨ ਅਸੀਂ ਬਹੁਤ ਵਧੀਆ ਢੰਗ ਨਾਲ ਪ੍ਰਚਾਰ ਕੀਤਾ, ਮੈਂ ਆਪਦਾ election ਚੋਣਾਂ ਦੇ ਦੌਰਾਨ, ਚੰਗੀ ਤਰ੍ਹਾਂ ਅਸੀਂ ਆਪਦਾ ਯੋਜਨਾਬੱਧ ਤਰੀਕੇ ਨਾਲ ਆਪਦੀ ਚੋਣਾਂ ਲੜੀਆਂ। ਪਰ ਮੈਨੂੰ ਬਹੁਤੀ ਉਸਦੇ ਵਿੱਚ ਸਫਲਤਾ ਨਹੀ ਮਿਲੀ। ਤਕਰੀਬਨ ਕਹਿ ਸਕਦਾ ਹੁੰਦਾ ਮੈਂ ਪੰਜਾਹ ਤੋਂ ਲੈ ਕੇ ਸੱਟ ਵੋਟਾਂ ਦੇ ਫਰਕ ਨਾਲ ਮੈਂ ਹਾਰ ਗਿਆ। ਲੇਕਿਨ ਉਸ ਤੋਂ ਬਾਅਦ ਉਹਨਾ ਨੇ ਮੈਨੂੰ ਦੱਸਿਆ ਬਈ ਬੇਟਾ ਜੀ ਹੌਂਸਲਾ ਨਹੀਂ ਛੱਡੀ ਦਾ ਹੁੰਦਾ। ਆਪਾਂ ਅੱਗੇ ਵਧਾਗੇ। ਆਪਾਂ ਨੇ ਇਹ ਜਿਹੜੀਆਂ ਰਾਜਨੀਤੀ ਦੇ ਵਿੱਚ ਉੱਚੀਆਂ ਨੀਵੀਆਂ, ਹਾਰਾਂ ਜਿੱਤਾਂ, ਚੱਲਦੀਆਂ ਹੀ ਰਹਿੰਦੀਆਂ ਹਨ। ਇਸ ਕਰਕੇ ਮੈਂ ਹੌਂਸਲਾ ਨਹੀਂ ਛੱਡਿਆ। ਉਸ ਤੋਂ ਬਾਅਦ ਮੈਂ ਆਪਣੀ ਧਰਮ ਪਤਨੀ ਨੂੰ ਇਸ ਇਸ ਕਾਰਜ ਦੇ ਵਿੱਚ ਉਤਾਰਿਆਂ। ਸਾਡੀ ਸੀਟ ਜਿਹੜੀ ਸੀ ਸੁਰੱਖਿਅਤ ਹੋਣ ਲੱ ਜਨਾ ਜਨਾਨੀਆਂ ਦੀ ਸੁਰੱਖਿਅਤ ਹੋਣ ਕਰਕੇ ਮੈਂ ਲੜ ਨਹੀਂ ਸਕਦਾ ਸੀ। ਇਸ ਕਰਕੇ ਮੈਂ ਆਪਦੀ ਘਰਵਾਲੀ ਨੂੰ ਉਸ ਉਸ ਚੋਣ ਮੁਹਿੰਮ ਦੇ ਵਿੱਚ ਉਤਾਰਿਆ। ਅਸੀਂ ਦੋਹਾਂ ਨੇ ਅਗਲੇ ਪੰਜ ਸਾਲਾਂ ਬਾਅਦ ਅਸ਼ੀਂ ਦੋਹਾਂ ਨੇ ਚੰਗੀ ਤਰ੍ਹਾਂ ਵਧੀਆ ਲੋਕਾਂ ਨਾਲ ਮੇਲ ਮਿਲਾਪ ਵਧਾਇਆ।

ਪੰਜ ਸਾਲਾਂ ਬਾਅਦ ਅਸੀਂ ਉਹਨਾ ਨਾਲ election ਵੀ ਲੜਾਈ ਲੜੀ, ਦੁਬਾਰਾ ਅਸੀਂ ਦੁਬਾਰਾ ਫੇਰ election ਲੜੇ, ਜਿਹਦੇ ਵਿੱਚ ਸਾਨੂੰ ਸਾਡੇ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਕਾਮਯਾਬੀ ਮਿਲੀ। ਅਸੀਂ ਬਹੁਤ ਵਧ ਚੰਗੇ ਮ ਚੰਗੇ ਫਾਸਲੇ ਦੇ ਨਾਲ ਅਸੀਂ ਇਹ election ਜਿੱਤੇ। ਤਕਰੀਬਨ ਅਸੀਂ ਆਪਣਾ ਇੱਕ ਜੋ ਸਾਡਾ ਹਲਕੇ ਦਾ ਇੱਕ ਵਾਰਡ ਹੈ ਜਿੱਥੇ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ। ਜਿਹੜੇ area ਦੇ

ਅਸੀਂ ਕਾਮਯਾਬੀ ਨਾਲ ਅੱਗੇ ਵਧੇ। ਹੁਣ ਵੀ ਜਦੋਂ ਮੌਕਾ ਮਿਲਦਾ ਹੈ। ਅਸੀਂ ਸਮਾਜ ਦੇ ਵਿੱਚ ਲੋਕਾਂ ਨੂੰ ਜੋ ਉਹਨਾ ਦੀ ਲੋੜ ਅਨੁਸਾਰ ਉਹਨਾ ਆਪਣੀ ਸਮਥਰਾ, ਸਮੱਰਥਾ ਦੇ ਅਨੁਸਾਰ ਅਸੀਂ ਉਹਨਾ ਦੀ ਮਦਦ ਕਰਦੇ ਹਾਂ। ਵੱਧ ਤੋਂ ਵੱਧ ਜਿੱਥੇ ਵੀ ਕੋਈ ਸਾਨੂੰ ਸੱਦਦਾ ਹੈ। ਅਸੀਂ ਉੱਥੇ ਆਪਦੀ ਪਹੁੰਚ ਅਨੁਸਾਰ ਪਹੁੰਚਦੇ ਹਾਂ। ਉਹਨਾ ਦੀ ਹਰ ਤਰ੍ਹਾ ਨਾਲ ਮਦਦ ਕਰਦੇ ਹਾਂ। ਜੇ ਕੋਈ ਸਰਕਾਰੀ ਦਰਬਾਰੇ ਹੁੰਦਾ, ਉੱਥੇ ਵੀ ਅਸੀਂ ਉਹਨਾ ਨੂੰ ਲਿਜਾ ਕੇ ਉਹਨਾ ਦੀ ਮਦਦ ਕਰਦੇ ਹਾਂ। ਜੇ ਕਿਸੇ ਦਾ ਕੰਮ ਹੁੰਦਾ, ਕੋਈ ਬਜ਼ੁਰਗ ਹੈ, ਜਾਂ ਕੋਈ ਵਿਧਵਾ ਹੈ. ਜਾਂ ਕੋਈ ਅ ਅਨਾਥ ਹੈ ਉਸ ਅਸ਼ੀਂ ਬੱਚੇ ਦੀ ਵੱਧ ਤੋਂ ਵੱਧ ਮਦਦ ਕਰਦੇ ਹਾਂ। ਚਾਹੇ ਉਹਨੂੰ ਵਿਦਿਆਲਿਆਂ ਦੇ ਵਿੱਚ ਕਿਸੇ ਵਿਦਿਆਲਿਆਂ ਦੇ ਵਿੱਚ ਵਿੱਦਿਆ ਅਹ ਉਹਨੂੰ admission ਉਹਨੂੰ ਬਈ ਦਾਖਲਾ ਦਿਵਾਉਣਾ ਹੋਵੇ, ਚਾਹੇ ਅਸੀਂ ਉਹਨੂੰ ਕਿਤੇ ਲਿਜਾ ਕੇ ਉਹਨੂੰ ਰਾਸ਼ਨ ਪਾਣਿ ਦਿਵਉਣਾ ਹੋਵੇ। ਕੋਰੋਨਾ ਦੇ ਦੌਰਾਨ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਿਹੜੇ ਲੋਕ ਵੱਧ ਗਰੀਬ ਬੰਦੇ ਸੀ ਜਿੰਨਾ ਕੋਲੇ ਰਾਸ਼ਨ ਦੀ ਥੋੜ੍ਹ ਸੀ। ਅਸੀਂ ਇੱਕ ਸਾਡੇ ਇੱਕ ਇਲਾਕੇ ਦੇ ਵਿੱਚ ਨਾਮਵਾਰ ਸੰਸਥਾ ਸੀ। ਅਸੀਂ ਉਹ ਸੰਸਥਾ ਨਾਲ ਜੁੜ ਕੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ। ਰਾਸ਼ਨ ਜੋ ਆਹ ਦਵਾਈਆਂ ਹੁੰਦੀਆਂ। ਉਸ ਦੌਰਾਨ ਜੋ ਵੀ ਕੋਰੋਨਾ ਦੇ

ਜੀਵਨ ਨੂੰ ਲੋਕਾਂ ਲਈ ਸਮਰਪਿਤ ਕੀਤਾ ਹੋਇਆ ਹੋਇਆ ਹੈ ਬਈ ਜਿੰਨੀ ਵੀ ਅਸ਼ੀਂ ਕਿਸੇ ਦੀ ਵੱਧ ਤੋਂ ਵੱਧ ਮਦਦ ਕਰ ਸਕੀਏ, ਅਸੀਂ ਉਹਨਾ ਦੀ ਮਦਦ ਕਰਦੇ ਹਾਂ। ਇਸੇ ਤਰ੍ਹਾਂ ਮੈਂ ਇਹ ਚਾਹੁੰਦਾ ਬਈ ਜਿਹੜੇ ਮੇਰੇ ਬੱਚੇ ਹੈਗੇ ਹੈ ਉਹ ਵੀ ਉਹ ਵੀ ਇਸ ਕਾਰਜ ਦੇ ਵਿੱਚ ਮੇਰਾ ਸਾਥ ਦੇਣ। ਮੇਰਾ ਇੱਕ ਬੇਟਾ, ਇੱਕ ਬੇਟੀ ਹੈ, ਦੋਨੇ ਬਹੁਤ ਹੀ ਜ਼ਿਆਦਾ ਸਿਆਣੇ ਬੱਚੇ ਨੇ, ਇੱਕ ਦਸਵੀਂ class ਵਿੱਚ ਪੜਦਾ ਹੈ। ਦੂਜਾ ਪੰਜਵੀਂ class ਦੇ ਵਿੱਚ ਪੜ੍ਹਦਾ ਹੈ। ਠੀਕ ਆ ਜੀ, ਮੇਰੀ ਬੇਟੀ ਹੈ ਉਹ ਪੜਾਈ ਦੇ ਬਹੁਤ ਜ਼ਿਆਦਾ ਹੁਸ਼ਿਆਰ ਹੈ। ਉਹ ਉਸਨੂੰ ਵੀ ਸ਼ੁਰੂ ਤੋਂ ਇਹੀ ਲਗਨ ਲੱਗੀ ਹੋਈ ਹੈ ਬਈ ਮੈਂ ਆਪਦੇ

ਚਾਹੇ ਉਹਦੀ ਉਮਰ ਬਹੁਤ ਛੋਟੀ ਹੈ। ਹਾਲਾਂਕਿ ਉਹਦੀ ਉਮਰ ਬਹੁਤ ਛੋਟੀ ਹੈ। ਲੇਕਿਨ ਫਿਰ ਵੀ ਉਹ ਆਪਦੀ ਉਮਰ ਤੋਂ ਵੱਧ ਕੇ ਮੇਰੇ ਨਾਲ ਮੇਰਾ ਸਾਥ ਦਿੰਦੀ ਹੈ। ਹਰ ਕੰਮ ਦੇ ਵਿੱਚ ਮੇਰਾ ਸਾਥ ਦਿੰਦੀ ਹੈ। ਮੇਰਾ ਬੇਟਾ ਵੀ ਬਹੁਤ ਵਧੀਆ ਪੜਾਈ ਦੇ ਵਿੱਚ ਹੈਗਾ। ਲੇਕਿਨ ਥੋੜ੍ਹਾ ਜਿਹਾ ਉਹ ਸਰੀਰਕ ਤੌਰ ਤੇ ਕਮਜ਼ੌਰ ਹੈ। ਇਸ ਕਰਕੇ ਅਸੀਂ ਕਦੇ ਉਹਨੂੰ ਬਹੁਤਾ, ਉਹਦੇ ਤੇ ਬਹੁਤਾ ਜ਼ੋਰ ਨਹੀਂ ਲਾਇਆ ਬਈ ਉਸ ਉਹ ਜ਼ਿਆਦਾ ਤੋਂ ਜ਼ਿਆਦਾ ਸਰੀਰਕ ਤੌਰ ਤੇ ਕੰਮ ਕਰੇ। ਲੇਕਿਨ ਦਿਮਾਗੀ ਤੌਰ ਤੇ ਉਹ ਬਹੁਤ ਤੇਜ਼ ਹੈ। ਉਹ ਹਮੇਸ਼ਾ ਮੈਨੂੰ ਨਵੇਂ ਨਵੇਂ ਸੁਝਾਅ ਦਿੰਦਾ ਹੈਗਾ। ਹਾਲਾਂਕਿ ਉਹਦੀ ਉਮਰ ਬਹੁਤ ਥੋੜ੍ਹੀ ਹੈ। ਚੋਦਾਂ ਪੰਦਰਾਂ ਸਾਲਾਂ ਦਾ ਬੱਚਾ ਕੁੱਝ ਜ਼ਿਆਦਾ ਤੁਹਾਨੁੂੰ ਦੇ ਨਹੀਂ ਸਕਦਾ ਹੁੰਦਾ, ਸੁਝਾਅ, ਲੇਕਿਨ ਉਹਦੀ ਉਮਰ ਦੇ ਹਿਸਾਬ ਨਾਲ ਉਹ ਮੈਨੂੰ ਬਹੁਤ ਵਧੀਆ ਸੁਝਾਅ ਦਿੰਦਾ ਹੈ। ਮੈਨੂੰ ਦੱਸਦਾ ਹੈ ਬਈ ਬਾਪੂ ਜੀ ਆਪਾਂ ਨੂੰ ਆਂਏਂ ਕਰਨਾ ਚਾਹੀਦਾ। ਪਾਪਾ ਜੀ ਆਪਾਂ ਨੂੰ ਇਸ ਤਰੀਕੇ ਨਾਲ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਆਹ ਨਵੇਂ ਅਹ ਜਿਹੜੇ ਤਰੀਕੇ ਹੈ ਇਸਦੇ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਹੈਗਾ। ਕਿਉਂਕਿ ਸਮਾਜ ਅੱਜ ਬਹੁਤ ਹੀ ਆਧੁਨਿਕ ਤੋਰ ਤੇ ਅੱਗੇ ਵੱਧ ਰਿਹਾ। ਉਹ ਪਹਿਲਾ ਵਾਲਾ ਜ਼ਮਾਨਾ ਨਹੀਂ ਰਹਿ ਗਿਆ। ਊਠ ਗੱਡੀ ਵਾਲਾ ਅਤੇ ਘੋੜਾ ਘੋੜਾ ਗੱਡੀ ਵਾਲਾ ਜ਼ਮਾਨਾ ਨਹੀਂ ਰਹਿ ਗਿਆ। ਹੁਣ ਤਾਂ ਨਵੀਆਂ ਨਵੀਆਂ ਮੋਟਰਾਂ ਆ ਗਈਆਂ, ਨਵਾਂ ਨਵਾਂ ਜ਼ਮਾਨਾ ਤੇਜ਼ ਹੋ ਗਿਆ। ਆਪਾਂ ਨੂੰ ਜ਼ਮਾਨੇ ਦੇ ਨਾਲ ਉਸੇ ਤਰੀਕੇ ਨਾਲ ਜੋ ਆਧੁਨਿਕ ਆਧੁਨਿਕ ਤੌਰ ਤੇ ਜ਼ਮਾ ਜ਼ਮਾਜ਼ਮਾਨਾ ਅੱਗੇ ਨਿਕਲ ਗਿਆ। ਆਪਾਂ ਨੂੰ ਵੀ ਉਸੇ ਦੇ ਨਾਲ ਚੱਲਣਾ ਚਾਹੀਦਾ ਹੈ। ਇਸ ਕਰਕੇ ਮੇਰਾ ਬੇਟਾ ਮੈਨੂੰ ਬਹੁਤ ਹੀ ਵਧੀਆ ਸੁਝਾਅ ਦਿੰਦਾ ਬਈ ਪਾਾਪ ਜੀ ਆਪਾਂ ਆਹ ਵੀ ਕੰਮ ਕਰਨੇ ਹੈ, ਆਪਾਂ ਆਹ ਵੀ ਕੰਮ ਕਰਨੇ ਹੈ, ਆਪਾਂ ਆਹ ਇਸ ਤਰ੍ਹਾ ਦੇ ਕੰਮ ਇਸ ਤਰ੍ਹਾਂ ਕਰਾਂਗੇ ਅਤੇ ਇਹਦੇ ਵਿੱਚ ਆਪਾਂ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਕਰ ਸਕਦੇ ਹਾਂ। ਮੈਂ ਅੱਜ ਕੱਲ੍ਹ ਆਪਣੀ ਖੇਤੀਬਾੜੀ ਦਾ ਕੰਮ ਕਰਦਾ ਹਾਂ। ਖੇਤੀਬਾੜੀ ਮੈਂ ਕਦੇ ਸਕੂ ਅਹ ਆਪਣੇ ਪਿੰਡ ਜਾਂਦਾ ਰਹਿੰਦਾ ਮੈਂ, ਜਾਂ ਮੇਰੀ ਕੋਈ ਖੇਤੀਬਾੜੀ ਹੈਗੀ ਹੈ ਉਹ ਥੋੜ੍ਹੀ ਜਿਹੀ ਰਾਜਸਥਾਨ ਹੈਗੀ ਹੈਗੀ ਹੈ। ਰਾਜਸਥਾਨ ਦੇ ਵਿੱਚ ਜਾ ਕੇ ਉੱਥੇ ਮੇਰੇ ਮੇਰਾ ਜਿਹੜਾ ਭਰਾ ਹੈ, ਉਹ ਮੇਰਾ ਇੱਕ ਦੋਸਤ ਹੈ ਜੋ ਕਿ ਮੇਰਾ ਭਰਾ ਤੋਂ ਵੱਧ ਕੇ ਬਣਿਆ ਹੋਇਆ, ਉਹਦੇ ਨਾਲ ਮੈਂ ਖੇਤੀਬਾੜੀ ਰਾਜਸਥਾਨ ਦੇ ਵਿੱਚ ਕਰਦਾਂ। ਰਾਜਸਥਾਨ ਚ ਜਾ ਕੇ ਉੱਥੇ ਸਾਡੀ ਵਧੀਆ ਫਸਲ ਹੁੰਦੀ ਹੈ ਜੀ। ਉੱਥੇ ਅਸੀਂ ਵਧੀਆ ਐਨ ਟਿੱਬੇ ਹੋਣ ਕਰਕੇ ਉਹਨਾ ਨੂੰ ਅੱਜ ਤੋਂ ਅਸੀਂ ਦਸ-ਬਾਰਾਂ ਸਾਲ ਪਹਿਲਾ ਟਿੱਬਿਆਂ ਨੂੰ ਬਹੁਤ ਵਧੀਆਂ ਢੰਗ ਨਾਲ ਆਧੁਨਿਕ ਤਰੀਕੇ ਨਾਲ ਅਸੀਂ ਉਹਨਾ ਨੂੰ ਤਿਆਰ ਕੀਤਾ ਹੋਇਆ ਹੈ। ਉੱਥੇ ਅਸੀਂ ਕਈ ਤਰ੍ਹਾਂ ਦੀਆਂ ਫਸਲਾਂ ਬੀਜਦੇ ਹਾਂ। ਜਿਵੇਂ ਕਹਿ ਲਉ ਜੀ ਮੂੰਗਫਲੀ ਹੋਗੀ ਜੀ, ਠੀਕ ਹੈ ਜੀ, ਇੱਕ ਗਵਾਰਾ ਫਸਲ ਹੁੰਦੀ ਹੈ, ਉਹ ਹੈ, ਜੌ ਬੀਜਦੇ ਹੈਗੇ ਆ ਹੈ ਜੀ। ਜੌਂ ਦੇ ਨਾਲ ਨਾਲ ਅਸੀਂ ਕਣਕ ਵੀ ਬੀਜਦੇ ਹਾਂ। ਥੋੜੀ ਜਿਹੀ ਜ਼ਮੀਨ ਸਾਡੀ ਅਸੀਂ ਨਰਮਾ ਵੀ ਬੀਜਦੇ ਹੈਗੇ ਹਾਂ, ਉੱਥੇ ਅਸ਼ੀਂ ਸਤਿ ਸ੍ਰੀ ਅਕਾਲ ਜੀ ਮੈਂ ਆਸੂਤੋਸ ਗਿੱਲ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ। ਵੀ ਪੰਜਾਬ ਵਿੱਚ ਪੰਜਾਬ ਦੇ ਜਿਹੜੇ ਰਸ਼ਮ ਅਤੇ ਰਿਵਾਇਤ ਰਿਵਾਜ ਹਨ ਉਹ ਕਿਵੇਂ ਦੇ ਹਨ ਤੇ ਉਹਨਾਂ ਦਾ ਸਾਡੇ ਤੇ ਕੀ ਪ੍ਰਭਾਵ ਹੈ ਤੇ ਉਹਨਾਂ ਦੀ ਕੀ ਮਹੱਤਤਾ ਹੈ, ਤੇ ਉਹਨਾਂ ਦਾ ਇਤਿਹਾਸ ਕੀ ਹੈ ਇਹਨਾਂ ਬਾਰੇ ਕਿਵੇਂ ਕੀਤਾ ਜਾਂਦਾ ਹੈ ਤੇ ਕਦੋਂ ਕੀਤਾ ਜਾਂਦਾ ਹੈ ਇਹਨਾਂ ਬਾਰੇ ਸਾਡੀ ਚਰਚਾ ਚੱਲ ਰਹੀ ਸੀ।

ਉਹ ਜਿਹੜੀ ਗੱਲ ਅੱਧ ਵਿਚਕਾਰ ਛੱਡਣੀ ਪਈ। ਤੇ ਹੁਣ ਅਸੀਂ ਇਸਨੂੰ ਦੁਬਾਰਾ ਤੋਂ ਉੱਥੋਂ ਹੀ ਸ਼ੁਰੂ ਕਰਦੇ ਹਾਂ, ਜਿੱਥੋਂ ਅਸੀਂ ਛੱਡੀ ਸੀ।

ਗਹਿਣੇ ਕੱਪੜੇ ਲੈ ਕੇ ਆਉਂਦੀ ਸੀ ਅਤੇ ਏਦਾਂ ਹੀ ਇਹ ਜੀਵਨ ਚੱਲਦਾ ਰਿਹਾ। ਤੇ ਜਿਵੇਂ ਕਿ ਤੁਹਾਨੂੰ ਚਾਹੀਦਾ ਹੈ ਸਾਰਿਆਂ ਨੂੰ ਸਾਡੇ ਰਸ਼ਮ ਰਿਵਾਜ ਰੱਖਣੇ ਚਾਹੀਦੇ ਹਨ।

ਤੇ ਅਸੀਂ ਇਹਦੇ ਬਾਰੇ ਹੁਣ ਅਗਾਂਹ ਦੀ ਗੱਲ ਵਿਚਾਰ ਕਰਦੇ ਹਾਂ। ਪੰਜਾਬ ਵਿੱਚ ਨਾਂ ਰੱਖਣ ਵਾਸਤੇ ਕੋਈ ਖ਼ਾਸ ਨਾਮ ਸੰਸਕਾਰ ਨਹੀਂ ਮਨਾਇਆ ਜਾਂਦਾ ਕਈ ਵਾਰੀ ਭਰਾਈ ਜਿਹੜਾ ਨਾਂ ਦੱਸ ਦੇ ਰੱਖ ਲੈਂਦੇ ਹਨ ਕਈ ਵਾਰੀ ਆਪਣੇ-ਆਪਣੇ ਧਾਰਮਿਕ ਗ੍ਰੰਥ ਨੂੰ ਦਾ ਨਾਂ ਕੋਈ ਪੰਨਾ ਪਿੰਡ ਦੇ ਗ੍ਰੰਥੀ ਮੌਲਵੀ ਜਾਂ ਪੰਡਤ ਤੋਂ ਖੁਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਨਾਂ ਰੱਖ ਲੈਂਦੇ ਹਨ ਇਹਦੇ ਹੀ ਉੱਲਟ ਜੇਕਸ ਜੇਕਰ ਅਸੀਂ ਹਿੰਦੂ ਪਰਿਵਾਰਾਂ ਵਿੱਚ ਮੁੰਡਨ ਸੰਸਕਾਰ ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ ਆਮ ਤੌਰ ਤੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ

ਹੋਰ ਕੋਈ ਵਿ ਵਿਸ਼ੇਸ਼ ਸੰਸ ਸੰਸਕਾਰ ਨਹੀਂ ਕਰਦੇ। ਜਿਵੇਂ ਹਿੰਦੂ ਜਨੇਊ ਪਹਿਨਦੇ ਹਨ ਉਸੇ ਤਰ੍ਹਾਂ ਸਿੱਖ ਅੰਮ੍ਰਿਤ ਛਕਦੇ ਹਨ ਮੋਟੇ ਰੂਪ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਇਹ ਹੀ ਸੁੱਖ ਸੰਸਕਾਰ ਹਨ ਜਿਹੜੇ ਹਿੰਦੂ, ਸਿੱਖ, ਮੁਸਲਮਾਨ ਸਭ ਕਰਦੇ ਹਨ ਭਾਵੇਂ ਹਰ ਫ਼ਿਰਕਾ ਆਪਣੇ-ਆਪਣੇ ਧਰਮ ਦੀ ਮਰਯਾਦਾ ਤੇ ਸ਼ਰ੍ਹਾ ਅਨੁਸਾਰ ਇਹਨਾਂ ਵਿੱਚ ਤਬਦੀਲੀ ਕਰ ਲੈਂਦਾ ਹੈ ਪਰ ਪਹਿਲੇ ਸਮਿਆਂ ਵਿੱਚ ਇਹ ਸਾਰੇ ਚਾਅ-ਮਲ੍ਹਾਰ ਤੇ ਰਸਮਾਂ-ਰੀਤਾਂ ਮੁੰਡਿਆਂ ਦੀਆਂ ਮੁੰਡਿਆ ਲਈ ਹੀ ਕੀਤੀਆਂ ਜਾਂਦੀਆਂ ਸਨ। ਧੀ ਜੰਮਦੀ ਸੀ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿਗ ਪੈਂਦਾ ਸੀ ਨਾ ਕੋਈ ਵਧਾਈ ਦਿੰਦਾ ਸੀ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ ਧੀਆਂ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਸੀ ਹੁੰਦਾ ਕੰਨ-ਵਿੰਨ੍ਹ ਸੰਸਕਾਰ ਵੀ ਨਾਂ-ਮਾਤਰ ਹੀ ਹੁੰਦਾ ਸੀ ਕੋਈ ਵਣਜਾਰਾ ਵੰਝਾਂ ਚੜ੍ਹਾਉਣ ਆਵੇ ਤਾਂ ਕੰਨ ਵਿੰਨ੍ਹ ਜਾਂਦਾ ਸੀ ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਨ ਦੁਨਆਨੀ-ਚੁਨਆਈ ਲੈ ਕੇ ਦਿੰਦੀਆਂ ਸਨ। ਪਰ ਹੁਣ ਦੀਆਂ ਧੀਆਂ ਪ੍ਰਤਿ ਦ੍ਰਿਸ਼ਟੀਕੋਣ ਬਦਲ ਰਿਹਾ ਹੈ ਛੋਟੇ ਪਰਿਵਾਰਾਂ ਦੀ ਲੋੜ ਨੇ ਮਾਪਿਆਂ ਦਾ ਹਰ ਬੱਚੇ ਪ੍ਰਤਿ ਰੁਝਾਨ ਬਦਲ ਦਿੱਤਾ ਹੈ। ਉੰਞ ਉੰਞ ਵੀ ਧੀਆਂ ਪੜ੍ਹਨ-ਲਿਖਣ ਤੇ ਕਮਾਉਣ ਲੱਗ ਪਈਆਂ ਹਨ ਭਾਰ ਨਾ ਬਣਨ ਕਾਰਨ ਉਹਨਾਂ ਦਾ ਘਰ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਹੈ ਤੇ ਉਹ ਹੋ ਰਿਹਾ ਹੈ ਮੁੰਡੇ-ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੋੜ ਲੜੀ ਨੂੰ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਰੋਕਣ ਜਾਂ ਠਾਕਣ ਦੀ ਰਸਮ ਹੁੰਦੀ ਹੈ ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਈਆ ਭੇਜ ਦਿੰਦੇ ਸਨ ਜਿਸ ਦਾ ਭਾਵ ਇਹ ਹੁੰਦਾ ਸੀ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ ਨਾਤਾ ਪੱਕਾ ਹੈ।

ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ ਰੁਪਈਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਹਾਰੇ ਕਿਸ ਆਦਿ ਦੇ ਕੇ ਮੁੰਡੇ ਦੇ ਘਰ ਨੂੰ ਘੱਲ ਦਿੰਦੇ ਸਨ। ਮੁੰਡੇ ਵਾਲਿਆਂ ਨੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਿੱਚ ਸੱਦਾ ਨੂੰ ਚੌਂਕੀ ਤੇ ਬਿਠਾ ਲੈਂਦੇ ਹਨ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜ਼ਾਂ ਉਸ ਦੀ ਝੋਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਉਸ ਦੇ ਮੱਥੇ ਉੱਤੇ ਲਾ ਦਿੰਦਾ ਸੀ। ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ। ਬਾਕੀ ਛੁਹਾਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋਣ ਦੀ ਆਸ ਹੁੰਦੀ। ਭਾਈਚਾਰੇ ਦੀਆਂ ਇਸਤਰੀਆਂ ਵੀ ਇੱਕ-ਇੱਕ ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਲੈ

ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਘੱਲਦੇ। ਕੁੜੀ ਆਪਣੇ ਘਰ ਨ੍ਹਾ-ਧੋ ਕੇ ਮੁੰਡੇ ਦੇ ਘਰਦਿਆਂ ਵੱਲ ਭੇਜ ਭੇਜੀ ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੂੰਹ ਕਰ ਕੇ ਪੀੜ੍ਹੇ ਤੇ ਬੈਠ ਜਾਂਦੀ। ਪਿੰਡ ਦੀ ਨਨਾਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਦੇ ਖੰਡ ਤੇ ਛੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੰਦੀ। ਅਤੇ ਇਸ ਤਰ੍ਹਾਂ ਉਸ ਦੀ ਸਗਾਈ ਹੋ ਜਾਂਦੀ ਲਾਲ ਪਰਾਂਦੀ ਉਸ ਦੀ ਸਗਾਈ ਦੀ ਨਿਸ਼ਾਨੀ ਹੁੰਦੀ ਸੀ।

ਤੇ ਉਸ ਦੀਆਂ ਕੁਆਰੀਆਂ ਸਹੇਲੀਆਂ ਨੂੰ ਖੁਆਏ ਜਾਂਦੇ ਹਨ ਥੋੜ੍ਹੇ-ਥੋੜ੍ਹੇ ਸ਼ਗਨਾਂ ਦੇ ਚੌਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਹਨ। ਮੰਗਣੀ ਨਾਲ ਨਾਤਾ ਪੱਕਾ ਹੋ ਜਾਂਦਾ, ਕੁੜਮਾਈ ਤੋਂ ਵਿਆਹ ਤੱਕ ਹੋਰ ਕੋਈ ਰਸਮ ਨਹੀਂ ਸੀ ਹੁੰਦੀ ਪਰ ਹੁਣ ਇਹ ਰੀਤ ਤੇ ਬਦਲ ਰੀਤ ਵੀ ਬਦਲੇ ਰੂਪ ਵਿੱਚ ਦੇਖੀ ਜਾਂਦੀ ਹੈ, ਤੇ ਹੁਣ ਲਈ ਧੰਨਵਾਦ।

ਹੈਲੋ ਹਾਂਜੀ ਜਨਾਬ?

ਵਧੀਆ ਵਧੀਆ। ਤੁਸੀ ਸੁਣਾਓ? ਬਸ ਠੀਕਾ ਭਰਾ ਸਾਡਾ ਵੀ । ਹਮ ਧੋਲੇ ਕੱਪੜੇ?

ਠੀਕਾ ਠੀਕਾ । ਬੱਤੀ ਨੇ ਬੜੀ ਅੱਤ ਚੁਕੀ ਇਕ । ਆ ਇਹ ਤੇ ਗੱਲ ਹੈ ।

ਆ ਨਹੀਂ ਅੱਗੇ ਪਿੱਛੇ ਆਉਂਦੀ ਰਹਿੰਦੀ ਆ ਅੱਜ ਕੱਪੜੇ ਕੁਪੜੇ ਦਏ ਕੱਲ ਵੀ ਆਉਂਦੀ ਰਹੀ ਕੱਪੜੇ ਕੁਪੜੇ ਧੋਤੇ ਕੱਲ ਵੀ ਪਰਦੇ ਪੂਰਦੇ ਲਾਹਕੇ ਸਾਰੇ ਤੇ ਕੱਲ ਵੀ ਆਉਦੀ ਰਹੀ ਤੇ ਅੱਜ ਮੈ ਕਿਹਾ ਚੱਲ ਬੈਡ ਦੀਆ ਬੇਡਸ਼ੀਤ ਕਰ ਦਿੰਦੀ ਆ ਬੈਡ ਦੀਆ ਚਾਦਰਾ ।

ਵਧਾਈ ਹੋਵੇ ਨਾਲੇ ਤੁਹਾਨੂੰ ਕੱਲ ਦੇ . ਹਮ ਤੁਹਾਨੂੰ ਬਹੁਤੀਆਂ ਕੇ । ਮੀਠਾ ਮੂੰਹ ਤੇ ਕਰਾਇਆ ਨੀ ।

ਮੀਠਾ ਮੂੰਹ ਤੇ ਕਰਵਾਇਆ ਨੀ । ਕੋਈ ਗੱਲ ਨੀ ਤੈਨੂੰ ਖੰਡ ਖਵਾਲ ਦਿੰਦੇ ਆ। ਖੰਡ ਦਾ ਕਿ ਖਾਣਾ ਉਹ ਤਾ ਮੈ ਘਰੋਂ ਵੀ ਖਾ ਲੈਣੀ ਆ । ਚੱਲ ਤੂੰ ਇਹ ਸਮਝਲੀ ਭਾਬੀ ਨੇ ਖਵਾਈ ਏ । ਘਰੋਂ ਖਾਲੀ ਤੁਸੀ ਖਾਣ ਦੀ ਮਦਦ ਕਰਦੇ ਸੀ । ਸਾਨੂੰ ਸ਼ੁਗਰ ਹਣਾ ਤਾ ।